ਬਣਿਆ ਹੋਇਆ ਹੈ ਤੇ ਕਾਫੀ ਦਰਖਤ ਲੱਗੇ ਹਨ।

ਦੁਕਾਨ ਹੈ ਜਿਹਦੇ ਬਾਹਰ ਗੁਰੂ ਨਾਨਕ ਟਾਇਰ --

ਕੁਝ ਬੱਚੇ ਕੁਰਸੀਆਂ ਉੱਪਰ ਬੈਠੇ ਹੋਏ ਹਨ।

ਜਿੱਥੇ ਬਹੁਤ ਸਾਰੇ ਅਲੱਗ ਅਲੱਗ ਤਰ੍ਹਾਂ ਦੇ ਫਲ--

ਤੇ ਇੱਕ ਬੱਡਾ ਬੈਨਰ ਲੱਗਾ ਹੈ ਓਸ ਊਪਰ ਸੀਕ੍ਰੇਟ ਹਾਰਟ ਪਬਲਿਕ ਸਕੂਲ ਲਿੱਖਿਆ।

ਤੇ ਕੁਰਸੀਆਂ ਉੱਪਰ ਦੋ ਆਦਮੀ ਬੈਠੇ ਹਨ ਤੇ ਇੱਕ ਆਦਮੀ ਕੋਲ ਖੜਾ ਹੈ।

ਤੇ ਕੁਛ ਬਾਹਰ ਦਰਖਤ ਲੱਗੇ ਹੋਏ ਹਨ।

ਤੇ ਕੁਝ ਹੋਰ ਵੀ ਬੂਟੇ ਲੱਗੇ ਹਨ ਤੇ ਇੱਕ ਵੱਡਾ ਦਰਖਤ ਵੀ ਹੈ।

ਨਾਲ ਹੀ ਇੱਕ ਕਰਿਆਨੇ ਦੀ ਦੁਕਾਨ ਵੀ ਹੈ।

ਇਹ ਇੱਕ ਕਿਤਾਬਾਂ ਦਾ ਸਟੋਰ ਲਗਾਇਆ ਹੋਇਆ ਹੈ।

ਜਿਸ ਦੇ ਉੱਪਰ ਦੋ ਕਾਲੇ ਰੰਗ ਦੀਆਂ ਪਾਣੀ ਵਾਲੀਆਂ ਟੈਂਕੀਆਂ ਪਈਆਂ ਹਨ।

ਇਹ ਇੱਕ ਫੋਨਾਂ ਦੀ ਦੁਕਾਨ ਹੈ।

ਜਿਸ ਦੇ ਬਾਹਰ ਇੱਕ ਮੋਟਰਸਾਈਕਲ ਖੜੀ ਹੈ ਤੇ ਕੁਛ ਪਾਣੀ ਵਾਲੀਆਂ--

ਜਿਸ ਦੇ ਅੰਦਰ ਬੈਡ ਪਿਆ ਹੈ।